ਦੋ ਤਿੰਨ ਜਗ੍ਹਾ ਏ ਨੰਗਲ ਨਹੀਂ ਫੇਮਸ ਤਾ ਓਦਾਂ ਇਹੀ ਆ। ਇਹਨੂੰ ਈ ਜਾਂਦੇ ਸਾਰੇ ਜਿਆਦਾ ਤਾ ਹਮ ਅੱਜ ਮੈ ਕੂਲਰ ਲੈ ਆਈ ਓਧਰ ਕਾਕਾ ਸੁਤਾ ਏ ਕੂਲਰ ਆਲੇ ਕਮਰੇ ਚ ਵਿਚਾਰਾਂ ਮੇਰਾ ਵੀ ਇੱਥੇ ਈ ਲੰਮਾ ਪਿਆ ਆ ਗਰਮੀ ਚ ਈ ਪੱਖਾਂ ਤੇਜ ਕਰਕੇ। ਗਰਮੀ ਜਿਆਦੀ ਏ? ਹਮ ਅੜੀਏ ਜੇ ਮੈ ਓਧਰ ਪਾਂਦੀ ਨਾ ਜੇ ਮੈ ਨਾਲ ਲੰਮੀ ਪਈ ਰਵਾ ਤੇ ਇਹਨੇ ਦੋ ਤਿੰਨ ਘੰਟੇ ਸੋ ਲੈਣਾ ਜੇ ਮੈ ਉੱਠ ਕੇ ਚਲਗੀ ਨਾ ਤੇ ਇਹ ਪੰਦਰਾਂ ਮਿੰਟ ਚ ਈ ਉੱਠ ਜਾਂਦਾ ਇਹਨੂੰ ਪਤਾ ਨਹੀਂ ਕੀਤਾ ਪਤਾ ਲਗ ਜਾਂਦਾ। ਕੇ ਮੇਰੀ ਮਾਂ ਉੱਠ ਗਈ

ਅੜੀਏ ਉਹ ਫੋਨ ਤੇ ਗੱਲਾਂ ਕਰਦਾ ਰਹਿੰਦਾ ਓਧਰ ਉੱਚੀ ਉੱਚੀ ਬੋਲਦਾ ਫਿਰ ਤੁਸੀਂ ਵੀ ਫੋਨ ਤੇ ਗੱਲਾਂ ਈ ਕਰਿਆ ਕਰਨੀਆਂ ਤੇ ਮੇਰੀ ਅਵਾਜ਼ ਹੋਲੀ ਆ ਓਦੇ ਕੰਨਾ ਤਕ ਨਹੀਂ ਪੋਚਿਆ ਕਰਦੀ ਤੈਨੂੰ ਮੰਮੀ ਦਾ ਅਵਾਜ਼ ਨਹੀਂ ਸੁਣਦਾ ਡੈਡੀ ਦੀ ਅਵਾਜ਼ ਸੁਣਿਆ ਹੋਰ ਤੂੰ ਦੇਖੀ ਏਦੀ ਓਧਰ ਮੈਨੂੰ ਕਹਿਣਾ ਜੇ ਮੈ ਪਾਂਦੀ ਨਾ ਇਹਨੂੰ ਤਾ ਕਹਿੰਦਾ ਮੈਨੂੰ ਹੱਥ ਨਹੀਂ ਲਾਣਾ ਨਾ ਨਾ ਏਦਾ ਕਰਦਾ ਨਾ ਫਿਰ ਬਾਅਦ ਵਿਚ ਫਿਰ ਕਹਿੰਦਾ ਫਿਰ ਆਪਣਾ ਪੈਰ ਨਾ ਪੈਰ ਜਾ ਹੱਥ ਮੇਰੇ ਨਾ ਕਿਸੀ ਵੀ ਭਾਵੇ ਮੇਰੇ ਮਤਲਬ ਕੇ ਟਿਡ ਪੇਟ ਜਾ ਮੇਰੀ ਬਾਂਹ ਫੜ ਲੈਣੀ ਕੀ ਕਹਿ ਕਰਦਾ ਰਹਿੰਦਾ ਕਿ ਮੇਰੀ ਮਾਂ ਨਾਲ ਈ ਏ

ਉਹ ਕਹਿੰਦਾ ਕਿਤੇ ਚਲ ਤਾ ਨਹੀਂ ਮੰਮੀ ਮੇਰੀ ਇਹ ਲਾ ਲਾ ਕੇ ਜੇ ਮੈ ਮਾੜਾ ਜਿਹਾ ਵੀ ਜਿਵੇ ਕੇ ਮੈ ਉੱਠਣਾ ਹੁੰਦਾ ਨਾ ਮੈਨੂੰ ਪਤਾ ਏਦਾਂ ਟਚ ਜਿਹੜਾ ਏਦਾਂ ਟਚ ਹੇਗਾ ਮੇਰੇ ਨਾਲ ਟਚ ਰੱਖ ਕੇ ਪੈਰ ਈ ਨਾ ਤੇ ਮੈ ਨਾ ਮਾੜਾ ਜਿਹਾ ਪਿੱਛੇ ਨੂੰ ਨੂੰ ਕਰ ਲੈਂਦੀ। ਤੇ ਫਿਰ ਅੱਗੇ ਨੂੰ ਹੋ ਕੇ ਨਾ ਏ ਖਿੱਚ ਕੇ ਲੱਤ

ਕਿੱਥੇ ਕਾ ਲੱਤ ਮਾਰਦਾ ਮੈਨੂੰ ਕੀ ਮੈ ਨਾਲ ਰੱਖਣੀ ਕਿ ਨਾ ਉੱਠੇ ਹਮ ਹਮ ਮੰਮੀ ਨਾਲ ਜਿਆਦਾ ਅਟੈਚ ਆ ਨਾ ਉਹ ਅੜੀਏ ਸਾਰਾ ਦਿਨ ਮੈ ਵੀ ਥੱਕ ਜਾਂਦੀ।

ਚੀਟੀ ਖਾ ਗਈ ਏਦੇ ਪੈਰ ਪਹਿਲਾ ਜਿਹੜੀ ਉਹ ਚੀਟੀਆ ਨੇ ਖਾਲਿਆ ਇਹਨੂੰ ਇਹ ਪਤਾ ਕੀ ਹੋਇਆ ਕੋਠੇ ਤੇ ਚੜ੍ਹ ਗਿਆ ਉੱਥੇ ਓਥੀ ਨਾਲ ਦੀਵਾਰ ਨਾਲ ਲੱਗੀ ਹੁੰਦੀ ਚੀਟੀਆ ਇਹ ਓਹਨਾ ਲਟਕ ਗਿਆ ਜਾ ਕੇ ਬਸ ਏਦੇ ਪੈਰ ਖਾਲੇ ਚੀਟੀਆ ਨੇ। ਫਿਰ ਉਹ ਤੇ ਚੀਸ ਉੱਠਦੀ ਹੋਣੀ ਰਾਤ ਇਹਨੂੰ ਤੇ ਕਹਿੰਦਾ ਚੀਟੀ ਖਾ ਗਈ ਮੰਮਾ ਮੈ ਤੇਲ ਲਾਇਆ ਤਾ ਟਿਊਬ ਜਿਹੀ ਦਿੱਤੀ ਖਾਰਿਸ਼ ਆਲੀ ਉਹ ਲਗਾਈ ਥੀ ਏਦੇ ਪਰ ਨਹੀਂ ਰਾਤ ਨੂੰ ਉੱਠ ਕੇ ਬਹਿ ਜੇ ਚੀਟੀ ਖਾ ਗਈ ਮੰਮਾ ਚੀਟੀ ਖਾ ਗਈ ਸਵੇਰੇ ਪੰਜ ਵਜੇ ਈ ਉੱਠ ਕੇ ਬੈਠਾ ਵਾ। ਓਤੋਂ ਬਾਅਦ ਹੁਣ ਸੁੱਤਾ ਈ ਜਦੋ ਮੈ ਤੈਨੂੰ ਫੋਨ ਕੀਤਾ ਦਾ

ਇਹ ਹੋਗਿਆ ਦੋ ਸਾਲ ਦਾ ਏ। ਅੱਛਾ ਅੱਛਾ ਛੋਟਾ ਈ ਏ ਹਲੇ ਹਮ ਫਿਰ ਮੈ ਕੱਪੜੇ ਧੋਣੇ ਥੇ। ਫਿਰ ਏਦੀ ਟਿਡ ਦਰਦ ਲੱਗੀ ਹੋਈ ਫਿਰ ਮੇਰੀ ਟਿਡ ਪਕੜ ਕੇ ਪੈਰਾਂ ਭਾਰ ਬੈਠ ਗਿਆ ਕਦੀ ਮੰਜੇ ਤੇ ਲੰਮਾ ਪਈ ਜਾਏ ਜਾ ਜਾ ਕੇ ਫਿਰ ਕਵੇ ਵੀ ਮੈਨੂੰ ਗੋਦੀ ਚੱਕ ਕੇ ਰੱਖ ਮੈ ਨਹੀਂ ਨੀਚੇ ਉਤਰਨਾ ਤੇ ਮੈ ਕੰਮ ਬੀ ਕਰਨਾ ਥਾ ਜੇ ਮੈ ਕਪੜੇ ਨਾ ਧੋਂਦੀ ਏਦੇ ਅੰਦਰ ਇਕ ਵੀ ਕਪੜਾ ਨਹੀਂ ਬਚਿਆ ਮਤਲਬ ਜਿਹੜਾ ਏਦੇ ਨਾ ਧੋਣੇ ਆਲਾ ਹੋਵੇ ਚਾਰ ਦਿਨ ਹੋਗੇ ਏਦੇ ਕੱਪੜੇ ਧੋਤਿਆ ਨੂੰ ਉਹ ਨਿਆਣਿਆਂ ਦੇ ਕੱਪੜੇ ਪਤਾ ਬਾਰ ਬਾਰ ਤਾ ਗਿਲੇ ਕਰਦਾ ਉਹ ਦਿਨ ਚ ਚਾਰ ਪੰਜ ਵਾਰੀ ਬਦਲਣੇ ਪੈ ਜਾਂਦੇ। ਫਿਰ ਮੈਨੂੰ ਧੋਣੇ ਈ ਪੈ ਮੈਨੂੰ

ਕੇ ਕਹਿੰਦਾ ਨੂਰੀ ਨੂੰ ਖੋਲਦੋ ਮੈ ਨੂਰੀ ਨਾਲ ਖੇਲਣਾ ਨੂਰੀ ਖੋਲਦੋ ਮੰਮਾ ਮੈ ਕਿਹਾ ਨਹੀਂ ਨੂਰੀ ਨਾਲ ਨਹੀਂ ਖੇਲਣਾ ਬੋਲ ਨਾਲ ਖੇਲਦਾ ਨਾ ਇਹ ਜਦੋ ਬਾਲ ਸਿੱਟਦਾ ਨੂਰੀ ਨਾ ਨੱਠੀ ਨੱਠੀ ਆਉਂਦੀ। ਉਹ ਬਾਲ ਨੂੰ ਜਪਟਾ ਮਾਰਦੀ ਤੈਨੂੰ ਪਤਾ ਈਆ ਕਿਡੀ ਭਾਰੀ ਉਹ ਇਹਨੂੰ ਜੇ ਇਹਦੇ ਉੱਤੇ ਚੜ੍ਹ ਗਈ ਤੇ ਥੱਲੇ ਤਾ ਸੁੱਟ ਵੀ ਨਹੀਂ ਹੋਣਾ ਆਹੋ ਮੈ ਇਕ ਵੀਡੀਓ ਦੇਖੀ ਸੀ ਨਾ ਓਦੇ ਚ ਤਾ ਨਿਆਣਾ ਜਾ ਛੋਟਾ ਜਾ ਖੜ੍ਹਾ ਕੁੱਤਾ ਆਇਆ ਓਹਨੂੰ ਇਕ ਦਮ ਨਾ ਖਾਨ ਪੈ ਗਿਆ।

ਕੁੱਤਿਆਂ ਦੀਆ ਕੁੱਤੇ ਓਦਾਂ ਈ ਖਾ ਲੈਂਦੇ ਨਿਆਣਿਆਂ ਨੂੰ। ਨੀ ਹਾਡੇ ਨਾਲੇ ਓਦੇ ਨਾਖੂਨ ਵੀ ਨਹੀਂ ਨਾ ਕੱਟੇ ਹੋਏ, ਕੱਟੇ ਹੋਏ ਨਹੀਂ ਹੈਗੇ ਓਵੀ ਤਿੱਖੇ ਮਾਰਦੇ ਇਧਰ ਓਧਰ ਓਦਾਂ ਖਾਂਦੀ ਤਾ ਹੈਨੀ ਪਰ ਓਦਾਂ ਈ ਡਰ ਲਗਦਾ ਮੈਨੂੰ ਨਾ, ਮੈਨੂੰ ਕੁੱਤੇ ਪਸੰਦ ਨਹੀਂ ਹੈਗੇ। ਨੀ ਕੁੱਤੇ ਦੇ ਨੇਹ ਵੀ ਕੱਟ ਸੀ? ਹੈਂ ਨੇਹ ਕੱਟਣੇ ਵਾਲੇ ਕੱਟ ਦਿੰਦੇ ਕੱਟਣੇ ਵਾਲੇ ਕੱਟ ਦਿੰਦੇ ਹਮ ਪਤਾ ਕਿੰਨੀ ਮੈਨੂੰ ਕੀ ਹੋਇਆ ਇਕ ਦਿਨ ਨਾ ਇਹ ਏਦਾਂ ਈ ਬਾਲ ਨਾਲ ਖੇਲਿਆ ਕਰਦਾ ਥਾ ਆਪਣੀ ਜਿਦਾ ਬਾਲਾ ਰੱਖੀਆ ਵਾ ਉਹ ਸੋਚਦੀ ਕੀ ਮੈਨੂੰ ਮੇਰੇ ਵੱਲ ਸਿਟੀ ਮੈ ਖੇਲਣਾ ਏਦਾਂ ਸੋਚਦੀ ਉਹ ਤਾ ਦੌੜ ਲਾ ਲੈਂਦੀ ਇਹਨੂੰ ਦੇਖ ਕੇ ਬਾਲ ਨੂੰ ਦੇਖ ਕੇ ਮੈ ਕਿਹਾ ਜੇ ਕਿਤੇ ਪਿੱਛੇ ਏਦੇ ਬਾਲ ਹੋਈ ਤੇ ਇਹ ਮੋਰੇ ਹੋਇਆ ਇਹਨੂੰ ਢਾਹ ਲੈਣੇ ਇਹਨੇ ਇਹ ਨਾ ਏਦਾਂ ਈ ਕਲ ਕਲ ਵੀ ਏਦਾਂ ਈ ਦੌੜੀ ਉਹ ਤਾ ਮੈ ਫਟਾ ਫਟ ਚਕਲਿਆਂ ਗੋਦੀ ਚੜ੍ਹਾ ਲਿਆ ਤੇ ਓਹਨੇ ਨਾ ਮੇਰੀ ਪਿੱਠ ਤੈਨੂੰ ਪਤਾ ਮੋਢੇ ਤਕ ਤਾ ਪੁੱਜ ਜਾਂਦੀ ਉਹ

ਨਾਖੂਨ ਲਗ ਗਏ ਹੋਣੇ ਨਾ ਹੁਣ ਪਿੱਠ ਪੇ ਕਿੱਦਾ ਲੱਗਣਾ ਕੁਝ ਪਸੀਨਾ ਚੁਬਦਾ ਪਿਆ ਹੁਣ ਤਿੱਖਾ ਤਿੱਖਾ ਮੰਮੀ ਆਪਣੀ ਤੋਂ ਲਗਵਾ ਲੈਂਦੀ ਅੜੀਏ ਕੰਮ ਚ ਤੈਨੂੰ ਪਤਾ ਫਿਰ ਮੈ ਸ਼ਾਮ ਨੂੰ ਨਾ ਬਹੁਤ ਜਿਆਦਾ ਬੀਜੀ ਹੋ ਜਾਂਦੀ ਫਿਰ ਦਸ ਵਜੇ ਵੇਹਲ ਮਿਲੀ ਸੀ ਤੇ ਫਿਰ ਮੈ ਏਦੇ ਨਾਲ ਵੀ ਖੇਲਣਾ ਹੁੰਦਾ ਥੋੜੀ ਦੇਰ ਕਿਨ੍ਹੇ ਦਿਨ ਤਾ ਮੈ ਖੇਲੀ ਨਹੀਂ ਏਦੇ ਨਾਲ ਬਾਲ ਦਸ ਕੇ ਆਂਦਾ ਈ ਕੇ ਮੇਰੇ ਨਾਲ ਬਾਲ ਨਾਲ ਖੇਲੋ। ਫਿਰ ਜਾ ਇਹਨੇ ਫਿਰ ਕਹਿਣਾ ਮੇਨੂ ਝੂਟੇ ਦੋ ਹਾਈਆ ਹਾਈਆ ਕਰਕੇ ਜਦੋ ਪਹਿਲੇ ਪਹਿਲੇ ਉਪਰ ਨੂੰ ਉਛਾਲਦੀ ਸੀ ਨਾ ਏਦਾਂ ਉਪਰ ਨੂੰ ਕਾਕਾ ਉਛਾਲ ਦਿੰਦਾ ਕਾਕੇ ਦਾ ਹੁਣ ਤੈਨੂੰ ਪਤਾ ਏ ਚਲੇ ਨਹੀਂ ਜਾਂਦੇ ਹੱਥ ਪਲੇ ਤੇ ਹੁਣ ਓਤੋਂ ਵੀ ਨਹੀਂ ਉਛਾਲ ਹੋਇਆ ਜਾਂਦਾ ਹੁਣ ਇਹ ਹੋਗਿਆ ਵਾ ਭਾਰਾ ਮੇਰੇ ਤੋਂ ਨਹੀਂ ਉਛਾਲ ਹੁੰਦਾ ਇਹ ਉੱਛਲ ਉਛਾਲ ਈ ਨਹੀਂ ਹੁੰਦਾ ਅੜੀਏ ਏਦਾਂ ਮਾੜਾ ਜਿਹਾ ਵੀ ਛਡਾ ਨਾ ਥੋੜੀ ਕਾ ਈ ਦੂਰ ਜਾਂਦਾ, ਦੂਰ ਵੀ ਨਹੀਂ ਜਾਂਦਾ ਤਿੰਨ ਚਾਰ ਦਿਨ ਤੂੰ ਉਪਰੋਂ ਉਛਲਦਾ ਆਉਣਾ। ਹਮ ਹਾਂ ਥੱਲੇ ਇਹ ਕਹਿੰਦਾ ਨਹੀਂ ਮੈਨੂੰ ਉੱਚਾ ਉਠਾਲੋ ਮੈ ਕਿਹਾ ਨਾ ਤੂੰ ਡਿੱਗ ਜਾਣਾ ਇਹ ਜ਼ਿਦ ਜ਼ਿੱਦ ਬਹੁਤ ਕਰਦਾ ਬਹੁਤ ਜਿਆਦਾ ਕਿਆ ਬੋਲੀ ਅਰਾਧਿਆ? ਮੈ ਕਿਹਾ ਨਿਆਣਿਆਂ ਨਾ ਵੀ ਟਾਇਮ ਚਾਹੀਦਾ ਈਆ ਖੇਲਣ ਲਈ ਨਿਆਣੇ ਵੀ ਸੋਚਦੇ ਈ ਏ ਸਾਡੇ ਨਾਲ ਵੀ ਕੋਈ ਖੇਲੇ ਛੋਟੇ ਨਿਆਣੇ ਨੂੰ ਤਾ ਇਹੀ ਹੁੰਦਾ ਤੇ ਰੋਟੀ ਖਾ ਕੇ ਫਿਰ ਆਪਣੀ ਏਕ੍ਸਰਸਾਈਜ ਹੋ ਜਾਂਦੀ ਨਾਲ ਈ

ਰਾਤੀ ਮੈ ਸੋਚਿਆ ਮੈ ਕਿਹਾ ਥੱਕ ਗਿਆ ਇਹਨੇ ਪੂਰੀ ਰਾਤ ਸੋ ਜਾਣਾ ਸਵੇਰੇ ਈ ਉਠਗਿਆ ਜੋ ਮੈ ਸੋਚਦੀ ਉਹ ਉਲਟਾ ਈ ਕਰਦਾ ਏ ਫਿਰ ਮੈ ਇਹਨੂੰ ਕਿੰਨੀ ਵਾਰ ਸਵਾਇਆ ਇਹਨੂੰ ਮੈ ਇਹ ਕਿਥੇ ਉੱਠ ਮੇਰੀਆਂ ਅੱਖਾਂ ਚ ਨੀਂਦਰ ਅੱਧੀ ਨੀਦ ਹੁਣ ਵੀ ਨੀਂਦ ਲਗੀ ਪਈ ਰਾਤ ਨੂੰ ਸੋਊ ਹੁਣ ਹੁਣ ਦਾ ਕੰਮ ਖਤਮ ਹੋਗਿਆ ਫਿਰ ਸ਼ਾਮ ਦਾ ਕੰਮ ਸ਼ੁਰੂ। ਸ਼ੁਰੂ ਹੋ ਜਾਣਾ ਦੋ ਤਾ ਵੱਜ ਈ ਗਏ।

ਮਾੜੀ ਜੀ ਇਨੀ ਕਾ ਚੀਜ਼ ਵੀ ਡਿਗ ਗਈ ਨਾ ਅੰਦਰ ਓਹਨਾ ਨੇ ਕਹਿਣਾ, ਹੈਂ ਮੈਨੂੰ ਤ ਲਗਦਾ ਚਾਰੂ ਵੀ ਨਹੀਂ ਲਾਇਆ ਹੋਇਆ ਏਦਾਂ ਬੋਲਦੇ ਏ

ਬੰਦਾ ਪਹਿਲਾ ਸਾਰਾ ਸਾਰਾ ਸਾਰਾ ਦਿਨ ਇਹਨੀ ਮੇਹਨਤ ਕਰਦਾ ਰਹਿੰਦਾ ਬਾਅਦ ਚ ਫਿਰ ਇਹ ਸੁਣਨ ਨੇ ਨੂੰ ਮਿਲਦਾ ਫਿਰ ਦੁੱਖ ਲਗਦਾ ਹੋਰ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

ਇਹਦੇ ਲਈ ਬਹੁਤ ਚੰਗੇ ਮਾੜੇ ਦਿਨ ਦੇਖੇ ਮੇਰਾ ਜਨਮ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ ਮੈਂ ਆਪਣੀ ਦੱਸਵੀ ਤਕ ਦੀ ਪੜ੍ਹਾਈ ਆਪਣੇ ਪਿੰਡ ਦੇ private ਸਕੂਲ ਦੇ ਵਿੱਚ ਕੀਤੀ ਮਾਤਾ ਪਿਤਾ ਪੜ੍ਹੇ ਨਾਂ ਹੋਣ ਦੇ ਬਾਵਜੂਦ ਵੀ ਓਹਨਾਂ ਨੇ ਮੇਰਾ ਦਾਖਿਲ ਇੱਕ private ਸਕੂਲ ਵਿੱਚ ਕਰਾਇਆ ਸ਼ੁਰੂ ਤੋਂ ਹੀ ਮੈਂ ਇੱਕ ਹਮੇਸ਼ਾ top ਆਉਣ ਵਾਲਾ ਬੱਚਾ ਸੀਗਾ ਤਾਂ ਹਮੇਸ਼ਾ ਪੜ੍ਹਾਈ ਦੇ ਵਿੱਚ ਅੱਵਲ ਰਹਿੰਦਾ ਸੀ ਮੈਂ ਚੌਥੀ ਕਲਾਸ ਤੋਂ ਲੈ ਕੇ ਦਸਵੀਂ ਕਲਾਸ ਤਕ ਲਗਾਤਾਰ ਸੱਤ ਸਾਲ ਹਮੇਸ਼ਾ ਪਹਿਲੇ ਨੰਬਰ ਤੇ ਆਇਆ ਤੇ ਪੜ੍ਹਾਈ ਦੇ ਵਿੱਚ ਹਮੇਸ਼ਾ ਹੀ ਅੱਗੇ ਰਹਿੰਦਾ ਸੀਗਾ। ਜਦੋਂ ਦਸਵੀਂ ਕਲਾਸ ਵਾਪਣੀ ਕੀਤੀ ਤਾਂ ਦਸਵੀਂ pass out ਹੋਣ ਤੋਂ ਬਾਅਦ ਮੈਨੂੰ ਮੇਰੇ ਸਕੂਲ ਦਾ certificate ਨਹੀਂ ਸੀ ਮਿਲਿਆ ਕਿਂਓਕੀ ਮੈਂ ਇੱਕ private ਸਕੂਲ ਦੇ ਵਿੱਚ ਪੜ੍ਹਦਾ ਸੀ ਜਿਹਦੀ ਫੀਸ ਬਹੁਤ ਹੀ ਜਿਆਦਾ ਸੀ ਤੇ ਮਾਂ ਬਾਪ ਨੇ ਕਿਵੇ ਨਾਂ ਕਿਵੇ ਕਰਕੇ ਪਹਿਲਾਂ ਤਾਂ ਮੈਨੂੰ ਪੜ੍ਹਾਇਆ ਤੇ last ਚ ਜਦੋਂ ਫੀਸ ਕਾਂਡੀ ਸਾਰੀ ਇਕਠੀ ਹੋ ਗਈ ਤਾਂ ਮੇਰੇ ਮਾਂ ਬਾਪ ਓਹ ਫੀਸ ਨਹੀਂ ਦੇ ਪਾਏ ਤਾਂ ਜੋ ਮੇਰੇ ਸਕੂਲ ਦੇ ਪ੍ਰਿੰਸੀਪਲ ਸਨ ਓਹਨਾਂ ਨੇ ਮੈਨੂੰ certificate ਦੇਣ ਤੋਂ ਮਨਾ ਕਰ ਦਿੱਤਾ ਕਿਵੇ ਨਾਂ ਕਿਵੇ ਹੱਲ ਕਰਕੇ ਦਸਵੀਂ ਤੋਂ ਬਾਅਦ ਮੇਰੇ ਮਾਂ ਬਾਪ ਨੇ ਮੇਰਾ ਦਾਖਿਲਾ ਫਾਜ਼ਿਲਕਾ ਦੇ ਇੱਕ ਨਿੱਝੀ ਕਾਲਜ ਇੱਕ polytechnic college ਦੇ ਵਿੱਚ ਮੇਰਾ ਦਾਖਿਲ ਕਰਵਾਇਆ ਓਥੇ ਜਦੋਂ ਮੈਂ ਕਾਲਜ ਦੇ ਵਿੱਚ ਗਿਆ ਤਾਂ ਦੇਖਿਆ ਓਥੋਂ ਦਾ environment ਓਥੋਂ ਦੇ ਲੋਕ ਓਥੋਂ ਦੇ ਬੱਚੇ ਮਤਲਬ ਕੁਛ ਮੋਟਰਸਾਈਕਲ ਤੇ ਆ ਰਹੇ ਕੁਛ ਗੱਡੀਆਂ ਤੇ ਆ ਰਹੇ ਨੇ ਤਾਂ ਕੋਈ ਚੰਗਾ ਸੂਟ ਪਹਿਨ ਰਿਹਾ ਹੈ ਕੋਈ ਚੰਗਾ ਖਾ ਪੀ ਰਿਹਾ ਹੈ ਕੈੰਟੀਨ ਦੇ ਉੱਤੇ ਪਰ ਓਹਨਾਂ ਨੂੰ ਦੇਖ ਕੇ ਸਾਰ ਲੈਂਦੇ ਸੀ ਕੇ ਹਾਂ ਕਾਸ਼ ਸਾਡਾ ਵੀ ਇੱਕ ਦਿਨ ਟਾਈਮ ਆਊਗਾ ਡਿਪਲੋਮੇ ਤੋਂ ਬਾਅਦ

ਕਿਵੇ ਨਾਂ ਕਿਵੇ ਮੈਂ ਸੋਚਿਆ ਚਲੋ ਅੱਗੇ ਕੁਛ ਨਾਂ ਕੁਛ ਕੀਤਾ ਜਾਏ ਕੋਈ ਛੋਟੀ ਮੋਟੀ ਨੌਕਰੀ ਲੈ ਲੈਣੇ ਆਂ ਤਾਂ ਨੌਕਰੀ ਨਾਲ ਕੀ ਆ ਕੇ ਆਪਣੇ ਘਰ ਦਾ circle ਵੀ ਚੱਲ ਜੇ ਗਾ ਤਾਂ ਮੈਂ ਚੰਡੀਗੜ੍ਹ ਚਲਿਆ ਗਿਆ ਜੀ

ਜਿੱਥੇ ਮੈਂ ਸੁਪਨੇ ਦੇਖੇ ਐ ਸ਼ਾਇਦ ਓਹ ਸੁਪਨੇ ਮੈਨੂੰ ਉਡੀਕ ਰਹੇ ਸ਼ਾਇਦ ਹੁਣ ਵਖਤ ਐ ਮੇਰੇ ਕੋਲ ਓਹ ਸੁਪਨੇ ਨੂੰ ਪੂਰਾ ਕਰਨ ਦਾ। ਮੈਂ ਆਪਣੀ ਜੋਬ ਛੱਡ ਟੀ ਚੰਡੀਗੜ ਤੋਂ ਵਾਪਿਸ ਆ ਗਿਆ ਆਪਣੇ ਘਰ ਦੇ ਵਿੱਚ ਤਾਂ ਘਰਦੇ ਵਿੱਚ ਮੈਂ ਫ਼੍ਰੀ ਸੀਗਾ ਤੇ ਕੁਛ ਟਾਈਮ ਬਾਅਦ ਮੈਂ ਅਖਬਾਰ ਦੇ ਉੱਤੇ ਇੱਕ advertisement ਦੇਖਿ ਓਹ advertisement ਦੇ ਉੱਪਰ ਇੱਕ ਲਿਖਿਆ ਹੋਇਆ ਸੀ ਕੇ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਲੋਨ ਚਾਹੀਦਾ ਹੋਵੇ ਤਾਂ ਇਸ ਨੰਬਰ ਨਾਲ ਸਂਮਪਰਕ ਕਰੋ ਤਾਂ ਓਦੋਂ ਮੇਰਾ mind ਥੋੜਾ ਜਿਹਾ divert ਹੋਇਆ ਮੈਂ ਕਿਹਾ ਕਿਂਓ ਨਾਂ ਜੋਬ ਦੇ ਬਜਾਏ ਇੱਕ business ਕਰ ਲਿਆ ਜਾਵੇ ਤਾਂ ਜੋ business ਕਰਨ ਤੋਂ ਬਾਅਦ ਜਾਨੀ ਘਰਦੇ ਹਲਾਤ ਠੀਕ ਹੋ ਜਾਣਗੇ ਤੇ income ਵੀ ਆਂਦੀ ਰਹੇਗੀ ਤਾਂ ਮੈਂ ਤੁਰੰਤ ਹੀ ਓਸ ਨੰਬਰ ਤੇ ਕਾਲ ਲਗਾਈ ਓਹ ਲੋਨ ਵਾਲੇ ਨੰਬਰ ਤੇ ਜਦ ਮੈਂ ਕਾਲਲ ਕੀਤੀ ਓਸ person ਨੂੰ ਓਸ person ਨੇ ਕਿਹਾ ਜੀ ਹਾਂਜੀ ਤੁਸੀਂ ਕਿਸ ਕੇਸ ਲਈ ਲੋਨ ਲੈਣਾ ਐ ਮੈਂ ਦੱਸਿਆ ਜੀ ਐਦਾਂ ਕਰਕੇ ਮੈਂ ਆਪਣਾ business ਕਰਨਾ ਚਾਹੁਣਾ ਤੇ ਆਪਣਾ personal ਲੋਨ ਲੈਣਾ ਐ ਕਹਿੰਦੇ ਕੋਈ ਗੱਲ ਨਹੀਂ ਤੁਹਾਡਾ ਲੋਨ ਆ ਜਿਹੜਾ ਹੋ ਜੇ ਗਾ ਮੈਂ ਕਿਹਾ ਠੀਕ ਐ ਜੀ ਓਹਨਾਂ ਨੇ ਕੁਛ formalities ਮੈਨੂੰ ਪੁੱਛਿਆਂ ਕੇ ਤੁਸੀਂ ਕਿਥੋਂ ਦੇ ਰਹਿਣ ਵਾਲੇ ਹੋ ਕੀ ਕਰਦੇ ਹੋ ਘਰਦੇ ਵਿੱਚ ਕੋਣ ਐ, ਮੈਂ ਓਹਨਾਂ ਨੂੰ ਸਭ ਇਸ ਬਾਰੇ ਦੱਸਿਆ ਓਹ ਕਹਿੰਦਾ ਠੀਕ ਆ ਜੀ ਤੁਸੀਂ ਦੋ ਦਿਨਾਂ ਬਾਅਦ ਜਲੰਧਰ ਪਹੁੰਚ ਜਾਓ ਓਥੇ ਤੁਹਾਡੇ ਕੁਛ documentation verification ਹੋਏਗੀ ਤੇ ਓਹਤੋਂ ਬਾਅਦ ਜਿਹੜੇ ਤੇਰੇ loan ਦਾ process ਓਹ start ਹੋਜੇਗਾ ਤਾਂ ਮੈਂ ਆਪਣੇ ਇੱਕ ਦੋਸਤ ਨੂੰ ਨਾਲ ਲੈ ਕੇ ਓਥੇ ਪਹੁੰਚ ਗਿਆ ਜਲੰਧਰ ਦੇ ਵਿੱਚ ਤੇ ਓਹਨਾਂ ਦਾ ਇੱਕ ਛੋਟਾ ਜਿਹਾ ਕੈਬਿਨ ਬਣਿਆ ਸੀ ਜੀ ਅਸੀਂ ਕੈਬਿਨ ਦੇ ਵਿੱਚ ਚਲੇ ਗਏ

ਕਿਂਓਕੀ ਮੈਂ ਕੁਛ ਨਹੀਂ ਜਾਂਦਾ ਸੀ ਇਸ ਬਾਰੇ ਜਦੋਂ ਓਹਨਾਂ ਨੇ documents ਲਏ ਤਾਂ ਮੈਨੂੰ ਕਿਹਾ ਕੀ ਸਿਮਰ ਇਹ ਤੁਹਾਡੇ documents ਅਸੀਂ ਲੈ ਲਏ ਆ ਤਾਂ ਇਸਤੋਂ ਬਾਅਦ ਕੁਝ processing ਫੀਸ ਹੁੰਦੀ ਆ ਜਿਹੜੀ ਤੁਹਾਨੂੰ ਦੇਣੀ ਪਏਗੀ ਤਾਂ ਮੈਨੂੰ ਤਾਂ ਓਸ ਟਾਈਮ ਪਤਾ ਨਹੀਂ ਸੀਗਾ ਓਹ ਬਾਏ ਬਾਏ ਕਿਸਮਤ ਕੀ ਮੈਂ ਆਪਣੀ sister ਤੋਂ ਤਿੰਨ ਹਜ਼ਾਰ ਰੁਪਈਆ ਪਕੜ ਕੇ ਲੈ ਕੇ ਆਇਆ ਸੀ ਮੇਰੇ ਘਰਦਿਆਂ ਕੋਲ ਵੀ ਪੈਸੇ ਨਹੀਂ ਸੀ ਕੀ ਮੈਂ ਜਲੰਧਰ ਵੀ ਜਾ ਸਕਾਂ ਤਾਂ ਮੈਂ ਕੁਛ ਤਿੰਨ ਹਜ਼ਾਰ ਰੁਪਈਆ ਆਪਣੀ sister ਤੋਂ ਲਿਆ ਸੀ ਓਹਨਾਂ ਕੋਲੋਂ ਮੈਂ ਲੈ ਕੇ ਮੈਂ ਆਇਆ ਸੀ ਤੇ ਓਹ ਕੁਦਰਤੀ ਮੇਰੇ ਮੇਰੇ ਕੋਲ ਹੈਗੇ ਸੀ ਤਿੰਨ ਹਜ਼ਾਰ ਰੁਪਏ ਓਹਨਾਂ ਨੇ ਕਿਹਾ ਤਿੰਨ ਹਜ਼ਾਰ ਰੁਪਏ ਇਹਦੀ processing ਫੀਸ ਆ ਜੋ ਤੁਹਾਨੂੰ ਲੋਨ ਤੋਂ ਬਾਅਦ ਵਾਪਿਸ ਹੋ ਜੇ ਗੀ ਮੈਂ ਓਹਨਾਂ ਤੇ trust ਕਰ ਲਿਆ ਜੀ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਤਿੰਨ ਹਜ਼ਾਰ ਰੁਪਏ ਦੀ ਕਾਹਦੀ ਗੱਲ ਆ ਮੈਂ ਤਿੰਨ ਹਜ਼ਾਰ ਰੁਪਏ ਓਹਨਾਂ ਨੂੰ ਦੇ ਤਾ ਤਾਂ ਪੈਸੇ ਦੇਣ ਤੋਂ ਬਾਅਦ ਓਹਨਾਂ ਨੇ ਮੈਨੂੰ ਇੱਕ ਵਿਸ਼ਵਾਸ ਦਵਾਇਆ ਕੀ ਠੀਕ ਐ ਜੀ ਤੁਹਾਡਾ process complete ਹੋ ਗਿਆ ਐ ਹੁਣ ਇਸਤੋਂ ਬਾਅਦ ਤੁਹਾਨੂੰ ਸੱਤ ਦਿਨਾਂ ਬਾਅਦ ਇੱਕ ਕਾਲ ਆਏਗੀ ਤੇ ਜਿਹੜੀ ਤੁਹਾਡੀ amount ਐ ਲੋਨ ਦੀ amount ਐ ਓਹ ਤੁਹਾਡੇ ਖਾਤੇ ਦੇ ਵਿੱਚ credit ਹੋ ਜੇਗੀ ਮੈਂ ਓਸ ਟਾਈਮ ਬਹੁਤ ਖੁਸ਼ ਹੋਇਆ ਮੈਂ ਕਿਹਾ ਚਲੋ ਕੁਝ ਚੰਗਾ ਹੀ ਹੋ ਰਿਹਾ ਐ ਜੋ ਵੀ ਹੋ ਰਿਹਾ ਐ ਚਲੋ ਠੀਕ ਐ ਨੌਕਰੀ ਦੇ ਵਿੱਚ ਸਫਲਤਾ ਨਹੀਂ ਮਿਲੀ ਤੇ ਸ਼ਾਇਦ ਰੱਬ ਨੇ ਇਹੀ ਲਿਖਿਆ ਕਿਸਮਤ ਨੇ ਇਹੀ ਲਿਖਿਆ ਤਾਂ ਓਸ ਤੋਂ ਬਾਅਦ ਜਦੋਂ ਸ਼ਾਮ ਨੂੰ ਮੈਂ ਘਰ ਪਹੁੰਚਿਆ ਤਾਂ ਮੈਂ ਆਪਣੇ ਘਰਦਿਆਂ ਨਾਲ ਗੱਲ ਕੀਤੀ ਮੈਂ ਘਰ ਦਿਆਂ ਨੂੰ ਦੱਸਿਆ ਕੇ ਇਸਤਰਾਂ ਕਰਕੇ ਰੱਬ ਨੇ ਇਹੀ ਲਿਖਿਆ ਐ ਕਿਸਮਤ ਨੇ ਇਹੀ ਲਿਖਿਆ ਮੈਂ ਜਲੰਧਰ ਗਿਆ ਸੀ ਓਥੇ ਇੱਕ ਲੋਨ ਵਾਲੀ ਕੰਪਨੀ ਐ ਓਹ ਆਪਾਂ ਨੂੰ ਪੰਜ ਸੱਤ ਲੱਖ ਰੁਪਏ ਲੋਨ ਦੇ ਰਹੇ ਐ ਤਾਂ ਓਸਤੋਂ ਬਾਅਦ ਆਪਾਂ ਕੋਈ ਬਿਜਨੇਸ ਕਰਾਂਗੇ ਤਾਂ ਆਪਣਾ circle ਵਧੀਆ ਚੱਲ ਜੇ ਗਾ ਘਰਦੇ ਵੀ ਖੁਸ਼ ਹੋ ਗਏ ਚਲੋ ਠੀਕ ਆ ਚਲੋ ਵਧੀਆ ਹੋਇਆ ਜੋ ਵੀ ਹੋਇਆ ਓਸਤੋਂ ਬਾਅਦ ਕੀ ਹੋਇਆ ਜੀ ਸੱਤ ਦਿਨ ਹੋ ਗਏ ਮੈਂ ਓਹਨਾਂ ਦੀ ਕਾਲ ਦੀ wait ਕਰ ਰਿਹਾ ਸੀ ਸੱਤ ਦੀਆਂ ਬਾਅਦ ਮੈਂ ਓਹਨਾਂ ਨੂੰ ਇੱਕ ਕਾਲ ਲਗਾਈ ਕੇ ਮੈਂ ਸਿਮਰ ਗੱਲ ਕਰ ਰਿਹਾ ਜੀ ਆਪਣੀ ਲੋਨ ਦੀ processing ਚੱਲ ਰਹਿ ਸੀ ਤੇ ਆਪਣਾ ਲੋਨ ਕਦੋਂ ਕ ਤਕ ਹੋ ਜੇ ਗ ਤਾਂ ਓਹਨਾਂ ਦਾ ਅੱਗੋਂ ਜਵਾਬ ਆਇਆ ਕੀ ਠੀਕ ਐ ਜੀ ਤੁਹਾਡਾ ਲੋਨ processing ਦੇ ਵਿੱਚ ਚੱਲ ਰਿਹਾ ਐ ਤੁਸੀਂ ਕੱਲ ਤਕ ਦੀ wait ਕਰੋ ਕੱਲ ਏ ਜਿਹੜਾ ਤੁਹਾਨੂੰ ਪੂਰਾ ਇਹਦਾ ਅਸੀਂ ਆ ਜੋ ਵੀ procedure ਐ ਤੁਹਾਨੂੰ finally ਦੱਸ ਦਿਆਂਗੇ ਤਾਂ ਤੁਸੀਂ ਚਿੰਤਾ ਬਿਲਕੁਲ ਨਾਂ ਕਰੋ, ਮੈਂ ਕਿਹਾ ਠੀਕ ਐ ਜੀ ਫਿਰ ਮੈਂ ਇੱਕ ਵਾਰ ਫੇਰ ਓਹਨਾਂ ਤੇ ਵਿਸ਼ਵਾਸ ਕਰ ਲਿਆ ਅਗਲੇ ਦਿਨ ਮੈਂ ਫੇਰ ਓਹਨਾਂ ਨੂੰ ਕਾਲ ਕਰੀ ਤੇ ਕਾਲ ਕਰਨ ਤੋਂ ਬਾਅਦ ਓਹਨਾਂ ਦਾ ਜਵਾਬ ਆਇਆ ਕੀ ਆ ਤੁਹਾਡਾ ਜਿਹੜਾ ਲੋਨ ਐ ਓਹ processing ਵਿੱਚ ਚੱਲ ਰਿਹਾ ਐ ਪਰ ਇਹਦੀ ਇੱਕ ਅਗਲੀ ਫੀਸ ਐ ਜੋ ਅਸੀਂ ਤੁਹਾਨੂੰ ਦੱਸਣੀ ਭੁੱਲ ਗਏ ਤੇ ਓਹ ਫੀਸ ਵੀ ਕਾਫੀ ਜਿਆਦਾ ਸੀ ਓਹ ਤਿੰਨ ਹਜ਼ਾਰ ਤੋਂ ਵੀ ਜਿਆਦਾ ਸੀ ਲੱਗਭਗ

ਮੈਂ ਇਹ ਸਭ ਸੁਣਕੇ ਬਿਲਕੂਲਲ ਹੈਰਾਨ ਰਹਿ ਗਿਆ ਪਹਿਲਾਂ ਤੇ ਇਹ ਤਿੰਨ ਹਜ਼ਾਰ ਰੁਪਏ ਕਹਿ ਰਹੇ ਸੀ ਗੇ ਹੁਣ ਵੀਹ ਤੀਹ ਹਜ਼ਾਰ ਤਕ ਗੱਲ ਜਾ ਰਹਿ ਹੈ ਮੈਂ ਤਾਂ ਤਿੰਨ ਹਜ਼ਾਰ ਰੁਪਏ ਪਤਾ ਨਹੀਂ ਕਿਵੇ ਇਕੱਠੇ ਕਿਤੇ ਆ ਤਾਂ ਓਸਤੋਂ ਬਾਅਦ ਕਲਿ ਹੋਇਆ ਕੀ ਓਹਨਾਂ ਨੇ ਟਾਈਮ ਵ ਦਿੱਤਾ ਕੀ ਕੱਲ ਪਹੁੰਚ ਜਾਓ ਸੁਭਾ ਤਕ ਦੱਸ ਵਜੇ ਤਕ ਮੈਨੂੰ ਬੜੀ ਪਰੇਸ਼ਾਨੀ ਹੋਈ ਜੀ ਤਾਂ ਓਸ ਟਾਈਮ ਕੀ ਹੋਇਆ ਕੇ ਮੈਂ ਸੋਚਣ ਲੱਗ ਗਿਆ ਕੀ ਕੀ ਹੁਣ ਕੀਤਾ ਜਾਵੇ ਤਾਂ ਮੇਰੇ ਕੋਲ ਓਸ ਟਾਈਮ ਇੱਕ ਮੇਰਾ personal ਲੈਪਟਾਪ ਸੀ ਜਿਹੜਾ ਮੇਰੇ ਮਾਂ ਬਾਪ ਨੇ ਬੜੀ ਮਹਿਨਤ ਕਰਕੇ ਮੈਨੂੰ ਲੈ ਕੇ ਦਿੱਤਾ ਸੀ ਤਾਂ ਮੈਂ ਮੇਰੇ ਕੋਲ ਪੈਸੇ ਦਾ ਹੋਰ ਕੋਈ ਜ਼ਰੀਆ ਨਹੀਂ ਸੀ ਪੈਸੇ ਦਾ ਤਾਂ ਮੈਂ ਸੋਚਿਆ ਕੀ ਹੁਣ ਮੇਰੇ ਕੋਲ ਆਖਰੀ ਉਮੀਦ ਐ ਕੇ ਇਹਨੂੰ ਵੇਚ ਦਿੱਤਾ ਜਾਵੇ ਤਾਂ ਮੈਂ ਓਹ ਆਪਣਾ ਲੈਪਟਾਪ ਸੀ ਜੋ ਕਾਫੀ ਪੈਸੇ ਲੈ ਕੇ ਲਿਆ ਸੀ ਓਹ ਮੈਂ ਬਿਲਕੁਲ ਘੱਟ ਰੇਟ ਤੇ ਵੇਚ ਤਾ ਜੀ ਕਿਵੇ ਨਾਂ ਕਿਵੇ ਕਰਕੇ ਮੈਂ ਪੈਸਿਆਂ ਦਾ arrangement ਕਰਕੇ ਅਗਲੇ ਦਿਨ ਹੀ ਜਲੰਧਰ ਪਹੁੰਚ ਗਿਆ ਜੀ ਜਲੰਧਰ ਜਦੋਂ ਮੈਂ ਓਹਨਾਂ ਦੇ ਓਹਨਾਂ ਨੇ ਮੈਨੂੰ ਇਹ ਗੱਲ ਸੀ ਕੀ ਮੈਨੂੰ ਓਸ ਟਾਈਮ ਮੈਨੂੰ ਆਪਣੇ ਦਫ਼ਤਰ ਵਿੱਚ ਵੀ ਨਹੀਂ ਬੁਲਾਇਆ ਸੀ ਕੋਈ person ਨੇ ਮੈਨੂੰ ਬੱਸ ਸਟੈੰਡ ਬੁਲਾ ਕੇ ਮੇਰੇ ਤੋਂ ਪੈਸੇ ਪਕੜੇ ਤੇ ਮੇਰੇ ਮੋਢੇ ਤੇ ਹੱਥ ਰੱਖ ਕੇ ਕਹਿੰਦੇ ਤੁਸੀਂ ਮੇਰੇ ਛੋਟੇ brother ਹੋ ਤੁਹਾਡਾ ਜਿਹੜਾ loan ਐ ਓਹ ਦੋ ਦਿਨਾਂ ਵਿੱਚ ਹੋ ਜਾਏਗਾ ਮੈਂ ਚਲੋ ਓਸ ਟਾਈਮ ਮੈਂ ਫੇਰ ਵਿਸ਼ਵਾਸ ਕਰ ਲਿਆ ਜੀ ਵਿਸ਼ਵਾਸ ਕਰਨ ਤੋਂ ਬਾਅਦ ਓਹਨਾਂ ਨੇ ਕਿਹਾ ਜੀ ਕੀ ਤੁਸੀਂ ਦੋ ਦਿਨ ਦਾ wait ਕਰੋ ਦੋ ਦਿਨ ਦੇ ਵਿੱਚ ਤੁਹਾਡੀ ਜਿਹੜੀ amount ਐ ਓਹ ਤੁਹਾਡੇ ਖਾਤੇ ਦੇ ਵਿੱਚ ਜਮਾਂ ਹੋ ਜਾਏਗੀ ਮੈਂ ਓਸ ਟਾਈਮ ਚਲੋ ਖੁਸ਼ ਹੋ ਗਿਆ ਮੈਂ ਕਿਹਾ ਚਲੋ ਠੀਕ ਐ ਜੀ ਜਦ ਮੈਂ ਘਰ ਆਇਆ ਜੀ ਘਰ ਆਉਣ ਤੋਂ ਬਾਅਦ ਮੈਂ ਦੋ ਦਿਨ wait ਕੀਤੀ wait ਕਰਨ ਤੋਂ ਬਾਅਦ ਦੋ ਦਿਨਾਂ ਬਾਅਦ ਓਹਨਾਂ ਨੂੰ ਫੇਰ ਕਾਲ ਲਗਾਈ ਜੀ ਮੈਂ ਕਾਲ ਜਦੋਂ ਲਾਈ ਤਾਂ ਓਹਨਾਂ ਦਾ ਜਵਾਬ ਆਇਆ ਕੀ ਤੁਹਾਡਾ ਜਿਹੜਾ ਲੋਨ ਐ ਓਹ ਹੋ ਚੁੱਕਿਆ ਐ ਓਹ ਹੋ ਚੁੱਕਿਆ ਐ ਕੱਲ ਤੁਹਾਡੇ ਖਾਤੇ ਦੇ ਵਿੱਚ ਜਿਹੜੀ ਰਾਸ਼ੀ ਐ ਜਿਹੜੀ ਜਮਾਂ ਹੋ ਜਾਏਗੀ ਪੈਸੇ ਜਿਹੜੇ ਜਮਾਂ ਹੋ ਜਾਂਗੇ ਤਾਂ ਮੈਂ ਕਿਹਾ ਚਲੋ ਠੀਕ ਐ ਜੀ ਮੈਂ ਅਗਲੇ ਦਿਨ ਓਹਨਾਂ ਨੂੰ ਕਾਲ ਲਗਾਈ ਓਹਨਾਂ ਨੇ ਮੇਰੀ ਕਾਲ ਕੱਟ ਕਰ ਦਿੱਤੀ ਕੱਟ ਕਰਨ ਤੋਂ ਬਾਅਦ ਮੈਂ ਫੇਰ ਦੋਬਾਰਾ ਓਹਨਾਂ ਨੂੰ ਕਾਲ ਲਗਾਈ ਜੀ ਕਾਫੀ ਟਾਈਮ ਮੈਂ continuously try ਕਰਦਾ ਰਿਹਾ ਤਾਂ ਓਹ ਹਮੇਸ਼ਾ ਜਿਹੜੀ ਕਾਲ ਅ ਓਹ ਕੱਟ ਕਰ ਰਹੇ ਸੀ ਤਾਂ ਮੇਰਾ ਦਿਮਾਗ ਵੀ ਕਾਫੀ ਖਰਾਬ ਹੋ ਗਿਆ ਚੁੱਕਿਆ ਸੀ ਕੇ ਸ਼ਾਇਦ ਕੁਝ ਗਲਤ ਹੋ ਗਿਆ ਪਰ ਫੇਰ ਵੀ ਮੈਂ positive ਹੀ ਸੋਚ ਰਿਹਾ ਸੀ ਕੇ ਨਹੀਂ ਸ਼ਾਇਦ ਚੰਗੇ ਬੰਦੇ ਹੋਣਗੇ ਸ਼ਾਇਦ ਹਣਾ ਤੇ ਮੈਂ positive ਹੀ ਸੋਚਿਆ ਓਸ ਓਸ ਟਾਈਮ ਵੀ ਤਾਂ ਅਗਲੇ ਦਿਨ ਕੀ ਹੋਇਆ ਮੈਂ ਜਦੋਂ ਓਹਨਾਂ ਨੂੰ ਕਾਲ ਲਗਾਈ ਤਾਂ ਮੇਰਾ ਨੰਬਰ block ਦੇ ਵਿੱਚ ਸੀ ਓਸ ਟਾਈਮ ਦਿਮਾਗ ਦੇ ਵਿੱਚ ਬਹੁਤ ਹੀ ਪਰੇਸ਼ਾਨੀ ਹੋਈ ਜਦੋਂ ਨੰਬਰ block ਦੇ ਵਿੱਚ ਸੀ ਮੈਂ ਕਾਫੀ ਟਾਈਮ try ਕੀਤਾ ਕਿਸੇ ਹੋਰ ਨੰਬਰ ਤੋਂ ਵੀ try ਕੀਤਾ ਪਰ ਓਹਨਾਂ ਨੇ ਕੋਈ ਕਾਲ ਦਾ ਜਵਾਬ ਨਹੀਂ ਦਿੱਤਾ ਤਾਂ ਜਦ ਅਗਲੇ ਦਿਨ ਮੈਂ ਤੀਸਰੇ ਦਿਨ ਓਹਨਾਂ ਨੂੰ ਕਾਲ ਕੀਤੀ ਤਾਂ ਓਹਨਾਂ ਦਾ ਨੰਬਰ unavailable ਆ ਰਿਹਾ ਸੀ ਯਾਨੀ ਕੀ ਨੰਬਰ ਮਜੂਦ ਹੀ ਨਹੀਂ ਹੈ ਇਹ ਸਭ ਸੁਣਕੇ ਮੇਰੇ ਦਿਮਾਗ ਵਿੱਚ ਬਹੁਤ ਪਰੇਸ਼ਾਨੀ ਹੋਈ ਮੈਂ ਕਿਹਾ ਹਾਂਜੀ ਹੁਣ ਗਲਤ ਹੋ ਗਿਆ ਹੁਣ ਬਹੁਤ ਜਿਆਦਾ ਗਲਤ ਹੋ ਗਿਆ ਤਾਂ ਲਗਾਤਾਰ ਮੈਂ ਟਰਾਈ ਕਰਦਾ ਰਿਹਾ ਨੰਬਰ unavailable ਐ unavailable ਕਿਸੇ ਹੋਰ ਨੰਬਰ ਤੋਂ ਵੀ ਟਰਾਈ ਕੀਤਾ ਨੰਬਰ unavailable ਤਾਂ ਇਹ ਜਿਹੜਾ ਟਾਈਮ ਐ ਮੇਰੇ ਤੇ ਜਿਆਦਾ ਔਖਾ ਸੀ ਤਾਂ ਮੈਨੂੰ ਪਤਾ ਚੱਲ ਚੁੱਕਿਆ ਸੀ ਕੇ ਮੇਰੇ ਨਾਲ ਠੱਗੀ ਹੋ ਗਈ ਸ਼ਾਇਦ ਮੈਂ ਕਿਸੇ ਤੇ ਵਿਸ਼ਵਾਸ ਕਰ ਲਿਆ ਕਿਂਓਕੀ ਓਸ ਟਾਈਮ ਉਮਰ ਵੀ ਜਿਆਦਾ ਨਹੀਂ ਸੀ ਓਸ ਟਾਈਮ ਉਮਰ maximum ਉੰਨੀ ਵੀਹ ਸਾਲ ਦੀ ਸੀ ਤਾਂ ਕਿਸੇ ਤੇ ਵੀ ਵਿਸ਼ਵਾਸ ਕਰਨਾ ਬਹੁਤ ਜਿਆਦਾ ਸੌਖਾ ਸੀ ਕੋਈ ਵੀ ਕਿਸੇ ਤਰ੍ਹਾਂ ਦੀ ਵੀ ਗੱਲ ਕਹਿ ਸਕਦਾ ਸੀ ਤੇ ਉਹਦੇ ਤੇ ਵਿਸ਼ਵਾਸ ਹੋ ਜਾਂਦਾ ਸੀ ਤਾਂ ਓਸ ਟਾਈਮ ਸੋਚਿਆ ਕੇ ਕਿਂਓ ਵਿਸ਼ਵਾਸ ਕੀਤਾ ਓਸ ਟਾਈਮ ਮੈਂ ਆਪਣੇ ਘਰ ਦੱਸਿਆ ਜੀ ਕੀ ਇਹ ਗੱਲ ਬਾਤ ਹੋ ਗਈ